ਇਸ ਫੋਟੋ ਵਿੱਚ ਸਾਹਮਣੇ ਇੱਕ ਵਾਈਟ ਰੰਗ ਦੀ ਅਲਮਾਰੀ ਲੱਗੀ ਹੋਈ ਛੋਟੀਆਂ ਛੋਟੀਆਂ ਸਲੇਬਾਂ ਜੀ ਇਸ ਉਪਰ ਕੱਚ ਦੀਆਂ ਛੋਟੀਆਂ ਛੋਟੀ ਆਂ--

ਇਸ ਫੋਟੋ ਵਿੱਚ ਇੱਕ ਗਰਾਊਂਡ ਦਿਖਾਈ ਦੇ ਜਿਸ ਉੱਪਰ ਕੁਝ ਘਾਹ ਖੜਾ ਅਤੇ ਕੁਝ ਘਾਹ ਕੱਟਿਆ ਹੋਇਆ ਤੇ ਜਿਸ ਨੂੰ ਇੱਕ ਪੰਡ ਵਿੱਚ ਬੰਨਿਆ--

ਅਤੇ ਇੱਕ ਸਾਈਡ ਤੇ ਕਾਲੀਆਂ ਕੁਰਸੀਆਂ ਅਤੇ ਸਾਹਮਣੇ ਕੁਝ ਸੀਸੇ ਅਤੇ ਹੋਰ ਬੈਕ ਸਾਈਡ ਤੇ ਕੁ--

ਸਲੈਬਾ ਅਤੇ ਜਿਸ ਵਿੱਚ ਬਹੁਤ ਸਾਰਾ ਸਮਾਨ ਪਿਆ ਉੱਪਰ ਚਿੱਟੇ ਰੰਗ ਦੀ ਛੱਤ ਤੇ ਨਾਲ ਹੀ ਇਸ ਦੇ ਏ_ਸੀ ਅਤੇ--

ਯੋ ਪਪੀਤਾ ਮਤੀਰਾ ਅੰਗੂਰ ਅਤੇ ਕੁਝ ਹੋਰ ਸੇਬ ਐੱਪਲ ਵਗੈਰਾ ਹਨ ਅਤੇ ਬੈਕਸਾਈਡ ਤੇ ਕੁਝ ਪੱਤੇ ਅਤੇ ਗਮਲੇ ਨਜ਼ਰ ਆ ਰਹੇ ਨੇਂ।

ਇਸ ਫੋਟੋ ਵਿੱਚ ਇੱਕ ਬਿਨਾਂ ਰੰਗ ਤੋਂ ਸੀਮੈਂਟ ਇਟ ਦੀ ਇਮਾਰਤ ਦਿਖਾਈ ਦੇ ਰਹੀ ਹੈ ਤੀਸਰੀ ਬਾਰੀਆਂ ਦਿਖਾਈ ਆ ਰਹੀ ਅਤੇ ਸਾਹਮਣੇ ਲੋਹੇ ਦਾ ਮੇਨ ਗੇਟ ਅਤੇ।

ਅਤੇ ਕੁਝ ਰਿੰਕ ਵਿੱਚ ਰੱਖੇ ਤੇ ਇੱਕ ਛੋਟੀ ਜਿਹੀ ਟੇਬਲ ਉੱਪਰ ਵੀ ਲਾਲ ਨੀਲੇ ਪੀਲੇ ਅਤੇ ਚਿੱਟੇ ਰੰਗ ਦੇ ਫਰਸ਼ ਹਨ।

ਇਸ ਫ਼ੋਟੋ ਵਿੱਚ ਬਰਾਊਨ ਰੰਗ ਦੀ ਅਲਮਾਰਿਆਂ ਦੇ ਬਣੇ ਹੋਏ ਜਿੱਸ ਵਿੱਚ ਬਹੁਤ ਸਾਰਾ ਸਮਾਨ ਪਿਆ ਹੋਇਆ ਕੁਝ ਡੱਬੇ ਹਨ ਕੁਝ ਪੈਕੇਟ ਹਨ ਅਤੇ ਕੁਝ ਸ਼ੀਸ਼ਿਆਂ ਵਗੈਰਾ ਹਨ।

ਅਤੇ ਸਾਹਮਣੇ ਇਸਦੀ ਇੱਕ ਰੈਡ ਰੰਗ ਦੀ ਚੇਅਰ ਤੇ ਦੋਨਾਂ ਸਾਈਡਾਂ ਤੇ ਪੱਥਰ ਤੇ ਪਿੱਲਰ ਉੱਪਰ ਗਮਲੇ ਪਏ ਨਜ਼ਰ ਆ--

ਗੁੱਬਾਰੇ ਵਾੜੇਆਂ ਨੇਂ ਊਪਰ ਚਿੱਟੀ ਹਰੀ ਗੁਲਾਬੀ ਨੀਲੇ ਰੰਗ ਦਿਆਂ ਚਾਦਰਾਂ ਪਾਈਆਂ ਅਤੇ ਨੀਹਾਂਰੇ ਰੰਗ ਦਾ ਮੈਟ ਵਿੱਛਿਆ ਤੇ ਆਸੇ ਪਾੱਸੇ ਰੋਡ --

ਇੱਸ ਫ਼ੋਟੋ ਵਿੱਚ ਇੱਕ ਪੱਕੀ ਸੜਕ ਦਿਖਾਈ ਦੇ ਰਹੀ ਹੈ ਜਿੱਸ ਦੀ ਇੱਕ ਸਾਈਡ ਤੇ ਹਰੇ ਰੰਗ ਦੀ ਕੰਧ ਬਿਜਲੀ ਆਲ਼ਾ ਖੰਭਾ ਦ੍ਰਖਤ ਊਪਰ ਤਾਰਾਂ ਅਤੇ ਇੱਕ ਸਾਈਡ ਤੇ ਪੀਲੇ ਰੰਗ ਦੀ ਵੈਨ ਵ੍ਹਾਈਟ ਰੰਗ ਦੀ ਗੱਡੀ।